ਤੇ ਸਾਹਮਣੇ ਇੱਕ ਘਰ ਹੈ ਬਹੁਤ ਬੜਾ ਗੇਟ ਲੱਗਿਆ ਹੋਇਆ ਨਾਲ ਹੀ ਖੰਭਾ ਹੈ ਜਿਸਦੇ ਉਪਰ ਬਹੁਤ ਸਾਰੀਆਂ ਤਾਰਾਂ ਲੱਗੀਆਂ ਹੋਈਆਂ ਹਨ।

ਇਸ ਤਸਵੀਰ ਵਿੱਚ ਬਹੁਤ ਸਾਰੀਆਂ ਕੁੜੀਆਂ ਦਿਖਾਈ ਦੇ ਰਹੀਆਂ ਹਨ ਜੋ ਕਿ ਇੱਕ ਸਕੂਲ ਦੀਆਂ ਕੁੜੀਆਂ ਹਨ ਤੇ ਕੋਈ ਪ੍ਰੋਗਰਾਮ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਸ ਤਸਵੀਰ ਦੇ ਵਿੱਚ ਜਿੰਮ ਦੀ ਤਸਵੀਰ ਦਿਖਾਈ ਦੇ ਰਹੀ ਹੈ।

ਤੇ ਉਸਦੇ ਸਾਹਮਣੇ ਕੁਰਸੀਆਂ ਪਈਆਂ ਹੋਈਆਂ ਹਨ ਤੇ ਇਸ ਦੇ ਪਿੱਛੇ ਹਰੇ ਰੰਗ ਦੇ ਪਰਦੇ ਲੱਗੇ ਹੋਏ ਹਨ।

ਤੇ ਸਾਹਮਣੇ ਬੋਹਤ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ ਹਨ ਤੇ ਬੋਹੁਤ ਹੀ ਸੋਹਣੇ ਤਰੀਕੇ ਨਾਲ ਪੈਲੇਸ ਨੂੰ ਸਜਾਇਆ ਗਿਆ ਹੈ।

ਇਸ ਤਸਵੀਰ ਦੇ ਵਿੱਚ ਖੇਤ ਦਿਖਾਈ ਦੇ ਰਹੇ ਹਨ ਖੇਤਾਂ ਦੇ ਵਿੱਚ।

ਜੋਕੀ ਗੁਲਾਬੀ ਰੰਗ ਦਾ ਹੈ ਤੇ ਸਾਹਮਣੇ ਮੋਟਰਸਾਈਕਲ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ ਤੇ ਪੈਲੇਸ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਹੈ।

ਇਸ ਤਸਵੀਰ ਦੇ ਵਿੱਚ ਇੱਕ ਪੁੱਲ ਦਿਖਾਈ ਦੇ ਰਿਹਾ ਜੋ ਕਿ ਬਹੁਤ ਬੜਾ ਪੁਲ ਹੈ ਜੋ ਕਿ ਇੱਕ ਨਦੀ ਦੇ ਨੀਚੇ ਨੂੰ।

ਜਿਨ੍ਹਾਂ ਨੇ ਸਾੜੀ ਪਾਈ ਹੋਈ ਏ ਇੱਕ ਨੇ ਕਾਲੇ ਰੰਗ ਦੀ ਇੱਕ ਨੇ ਨੀਲੇ ਰੰਗ ਦੀ ਇੱਕ ਨੇ ਲਾਲ ਰੰਗ ਦੀ ਤੇ ਕੁਛ ਕੁੜੀਆਂ ਵੀ ਦਿਖਾਈ ਦੇ ਰਹੀਆਂ ਹਨ ਜੋ ਕਿ ਸਕੂਲ ਦੀਆਂ ਕੁੜੀਆਂ ਹਨ।

ਇਸ ਤਸਵੀਰ ਦੇ ਵਿੱਚ ਇੱਕ ਆਦਮੀ ਦਿਖਾਈ ਦੇ ਰਿਹਾ ਹੈ ਜਿਸਨੇ ਐਨਕਾਂ ਲਗਾਈਆਂ ਹੋਈਆਂ ਹਨ।

ਇਸ ਤਸਵੀਰ ਦੇ ਵਿੱਚ ਦੁਕਾਨਾਂ ਦਿਖਾਈ ਦੇ ਰਹੀਆਂ ਹਨ ਦੁਕਾਨਾਂ ਦੇ ਸਾਹਮਣੇ ਗਮਲੇ ਪਏ ਹੋਏ ਹਨ।

ਇਸ ਤਸਵੀਰ ਦੇ ਵਿੱਚ ਬੋਹਤ ਸਾਰੇ ਲੋਕ ਦਿਖਾਈ ਦੇ ਰਹੇ ਹਨ ਇਹ ਤਸਵੀਰ ਇੱਕ ਗ੍ਰਾਉੰਡ ਦੀ ਤਸਵੀਰ ਹੈ।

ਤੇ ਹੋਸਪੀਟਲ ਦੇ ਸਾਹਮਣੇ ਹਸਪਤਾਲ ਦੇ ਸਾਹਮਣੇ ਇਹ ਦੋ ਬੋਰਡ ਵੀ ਲੱਗੇ ਹੋਏ ਹਨ।

ਇਸ ਤਸਵੀਰ ਦੇ ਵਿੱਚ ਦੋ ਆਦਮੀ ਦਿਖਾਈ ਦੇ ਰਹੇ ਹਨ ਜੋ ਕਿ ਕਿਸੇ ਹੋਟਲ ਦੇ ਵਿੱਚ ਬੈਠੇ ਹੋਏ--

ਇਸ ਤਸਵੀਰ ਦੇ ਵਿੱਚ ਬਹੁਤ ਸਾਰੇ ਹਿਰਨ ਦਿਖਾਈ ਦੇ ਰਹੇ ਹਨ ਤੇ ਇੱਕ ਜੰਗਲ ਦੀ ਤਸਵੀਰ ਹੈ।

ਇਸ ਤਸਵੀਰ ਦੇ ਵਿੱਚ ਦੁਕਾਨਾਂ ਦਿਖਾਈ ਦੇ ਰਹੀਆਂ ਹਨ ਜੋ ਕਿ --

ਅ ਪ ਪਕੋੜੇ ਦੀਆਂ ਦੁਕਾਨਾਂ ਹਨ ਤੇ ਸਾਹਮਣੇ ਇੱਕ ਔਰਤ ਦਿਖਾਈ ਦੇ ਰਹੀ ਐ ਤੇ ਦੁਕਾਨ ਦੇ ਉੱਪਰ ਬਹੁਤ ਬੜੇ ਬੜੇ ਪੋਸਟਰ ਵੀ ਲੱਗੇ ਹੋਏ ਹਨ।

ਤੇ ਕੁਛ ਸਫੇਦ ਰੰਗ ਦੇ ਪੰਛੀ ਹਨ।

ਊਪਰ ਬਹੁਤ ਸਾਰੇ ਰੰਗ ਬਿਰੰਗੇ ਗੁੱਬਾਰੇ ਲੱਗੇ ਹੋਏ ਹਨ ਇੱਕ ਸਫੈਦ ਹਰੇ ਗੁਲਾਬੀ ਰੰਗ ਦੇ ਗੁੱਬਾਰੇ ਲੱਗੇ ਹੋਏ ਹਨ ਲਾਲ ਰੰਗ ਦੇ।

ਇਸ ਤਸਵੀਰ ਦੇ ਵਿੱਚ ਦੁਕਾਨਾ ਦਿਖਾਈ ਦੇ ਰਹਿਆ ਹਨ ਜੋ ਕਿ ਲੈਬ ਦੀਆਂ ਦੁਕਾਨਾਂ ਹਨ।

ਇਸ ਤਸਵੀਰ ਦੇ ਵਿੱਚ ਸਾਹਮਣੇ ਇੱਕ ਬਹੁਤ ਬੜਾ ਗੇਟ ਦਿਖਾਈ ਦੇ ਰਿਹਾ ਹੈ।

ਇਸ ਤਸਵੀਰ ਦੇ ਵਿੱਚ ਬਹੁਤ ਸਾਰੇ ਆਦਮੀ ਦਿਖਾਈ ਦੇ ਰਹੇ ਹਨ ਜੋ ਕਿ ਰੇੜੀ ਤੋਂ ਕੁਝ ਖਾਣਾ ਖਾ ਰਹੇ ਹਨ।

ਤੇ ਸਾਹਮਣੇ ਹੀ ਬਹੁਤ ਸਾਰੀਆਂ ਪਲੇਟਾਂ ਤੇ ਕੋਲੀਆਂ ਪਈਆਂ ਹੋਈਆਂ ਹਨ ਜਿਨਾਂ ਦੇ ਵਿੱਚ--

ਇਸ ਤਸਵੀਰ ਦੇ ਵਿੱਚ ਇੱਕ ਦੁਕਾਨ ਦਿਖਾਈ ਦੇ ਰਹੀ ਹੈ ਦੁਕਾਨ ਦੇ ਵਿੱਚ ਬਹੁਤ ਸਾਰਾ ਸਮਾਨ ਪਿਆ ਹੋਇਆ ਹੈ।

ਇਸ ਤਸਵੀਰ ਦੇ ਵਿੱਚ ਇੱਕ ਦੁਕਾਨ ਦਿਖਾਈ ਦੇ ਰਹੀ ਹੈ ਦੁਕਾਨ ਦੇ ਸਾਹਮਣੇ ਇੱਕ ਗੱਡੀ ਖੜੀ ਹੋਈ ਹੈ ਜੋ ਕਿ ਸਫੇਦ ਰੰਗ ਦੀ--

ਉੱਪਰ ਇੱਕ ਬਹੁਤ ਵੱਡਾ ਦੁਕਾਨ ਦੇ ਬੋਰਡ ਲੱਗਿਆ ਹੋਇਆ ਬੋਰਡ ਦੇ ਉੱਪਰ ਵੀ ਗੱਡੀ ਹੈ।

ਇਸ ਤਸਵੀਰ ਦੇ ਵਿੱਚ ਇੱਕ ਪਾਰਕ ਦਿਖਾਈ ਦੇ ਰਿਹਾ ਹੈ ਪਾਰਕ ਦੇ ਵਿੱਚ ਇੱਕ ਕੁੜੀ ਦਿਖਾਈ ਦੇ ਰਹੀ ਹੈ ਜੋ ਕਿ ਸਾਹਮਣੇ ਖੜੀ ਹੋਈ ਹੈ।

ਕੁਛ ਲੋਕ ਵੀ ਖੜੇ ਦਿਖਾਈ ਦੇ ਰਹੇ ਹਨ ਜੋਕਿ ਇੱਧਰ ਉੱਧਰ ਜਾ ਰਹੇ ਹਨ ਤੇ ਆਸ ਪਾਸ ਬਹੁਤ ਸਾਰੇ ਦ੍ਰਖਤ ਵੀ ਲੱਗੇ ਹੋਏ ਦਿਖਾਈ ਦੇ ਰਹੇ ਹਨ।

ਇਹ ਤਸਵੀਰ ਇੱਕ ਵਿਆਹ ਸਮਾਰੋਹ ਦੀ ਤਸਵੀਰ ਹੈ ਜਿੱਥੇ ਸਾਹਮਣੇ ਇੱਕ ਸਟੇਜ ਬਣੀ ਹੋਇਆ ਬਹੁਤ ਹੀ ਸੋਹਣੀ ਸਟੇਜ ਬਣਾਈ ਗਈ।

ਤੇ ਨਾਲ ਹੀ ਇੱਕ ਗੱਡੀ ਵੀ ਖੜੀ ਹੋਈ ਹੈ ਉੱਪਰ ਬਹੁਤ ਵੱਡੇ ਵੱਡੇ ਬੋਰਡ ਵੀ ਲੱਗੇ ਹੋਏ ਹਨ।

ਏਹ ਬਹੁਤ ਹੀ ਰੰਗ ਬਿਰੰਗੇ ਗੁਬਾਰੇ ਦਿਖਾਈ ਦੇ ਰਹੇ ਹਨ ਇਕ ਟੇਬਲ ਏ ਟੇਬਲ ਦੇ ਉੱਤੇ ਵੀ ਗੁਬਾਰੇ ਲੱਗੇ ਹੋਏ ਹਨ।